ਪੈਸਾ-ਧੇਲਾ ਹੋਵੇ ਤੇ ਲੈ ਸਕਦੇ ਹਾਂ ਪੈਸਾ-ਧੇਲਾ ਜਦੋਂ ਨਹੀਂ ਹੈ ਤੇ ਕੀ ਕਰੇ ਬੰਦਾ

ਹੁਣ ਵੇਖਦੇ ਹਾਂ ਲੋਕਾਂ ਦੇ ਮੂੰਹ ਵਲ ਕਿਸੇ ਦੇ ਕਣਕਾਂ ਹੁਣ ਲੋਕਾਂ ਨੇ ਇੰਨੀਆਂ ਏਨੀਆਂ ਲਿਆਂਦੀਆਂ ਵਾਂ ਘਰਾਂ ਦੇ ਵਿਚ ਸਾਡੇ ਤੇ ਵੇਖ ਇਕ ਕਵਿੰਟਲ ਹੀ ਹੋਵੇ ਤੇ ਉਹਨੇ ਹੀ ਬੜੀ ਹੈ ਚਲ ਆਹੋ ਟਾਈਮ ਨਿਕਲ ਜਾਦਾ ਵਾ ਦੋ ਚਾਰ ਮਹੀਨੇ ਹੂ ਨਾਲ ਚੋਲ ਚੂਲ ਬੰਦਾ ਬਣਾ ਲਏ ਨਹੀਂ ਕੇ ਇਹਦੇ ਨਾਲ ਆਹੋ ਅਹ ਆਪਾਂ ਇਕ ਟਾਈਮ ਬਣਾਉਣੇ ਹੀ ਬਣਾਉਂਦੇ ਹਾਂ ਰਾਤ ਨੂੰ ਬੰਨ ਦੇ ਹੀ ਬੰਦੇ ਆ

ਹੂ ਇਕ ਟਾਈਮ ਬਣਾਈ ਦੇ ਆ ਤੇ ਚਲ ਮੈਂ ਟਾਈਮ ਨਿਕਲ ਜਾਂਦਾ ਵਾ

ਹਾਂ ਅਵਾਜ ਬੜੀ ਰੁਕ ਰੁਕ ਆਉ ਡਈ ਆ ਤੇਰੀ ਅ ਵੋ ਨਾ ਇਧਰ ਪ੍ਰੋਬਲਮ ਥੋੜੀ ਨੈੱਟਵਰਕ ਦੀ

ਆਹੋ ਓਹਨਾ ਉਧਰ ਹੈਗੇ ਮਾਸਾ ਇਧਰ

ਆਹੋ ਇਥੇਕ ਜੋਗੀ ਆਨ ਡਈ ਬੜੀ ਵਧੀਆ

ਆਹੋ ਹੋਰ ਫੇਰ ਠੀਕ ਆ ਤੂੰ ਸੁਣਾ ਮੈਂ ਵੀ ਕਹਿਨ ਡਈ ਚਲ ਇਹਨੂੰ ਮੁੰਡੇ ਨੂੰ ਮਹ ਜਿਸ ਦਿਨ ਮਿਲਣ ਗੈ ਤੈਨੂੰ ਪੈਸੇ ਤੇ ਮੈਨੂੰ ਦਸ ਦਾਵੀ ਫੇਰ ਲੈ ਲਵਾਂਗੇ ਕਵਿੰਟਲ ਕ ਨੀਂ ਆਹੋ ਹੁਣ ਆਉਣ ਡਈ ਭੈਣ ਆਵਾਜ਼

ਮੈਂ ਕਿਹਾ ਆਉਣ ਡਈ ਆਵਾਜ਼ ਹੈਲੋ ਹੈਲੋ ਹੈਲੋ ਮੈਂ ਕਿਹਾ ਆਉਣ ਡਈ ਆਵਾਜ਼ ਹੈਲੋ

ਵਾਜ਼ ਬੰਦ ਹੋ ਗਈ ਸੀ ਹਾਂ

ਆਹੋ ਇਥੇ ਕ ਆਉਣ ਡਈ ਆ ਹਾਂ ਠੀਕ ਠੀਕ ਆ ਵੜਿਆ ਸਾਡਾ ਵੀ ਉਹ ਰੋਟੀ ਦੇ ਆ ਉਨ੍ਹਾਂ ਨੂੰ ਉਨ੍ਹਾਂ ਨੂੰ ਕਲਾਤਾਏ ਤੇ ਆਪਣੇ ਲਈ ਹਜ਼ਰੋ ਰੋਟੀ ਲਾਹੁਣੀ ਤੇ ਮੈਂ ਆਖਣ ਡਈ ਸੀ ਰੋਟੀ ਲਾਹ ਕੇ ਖਾਕੇ ਤੇ ਮੈਂ ਫੇਰ ਕਿੱਥੇ ਕੰਮ ਲਗਦੀ ਹਾਂ

ਉੱਠੋ ਤੇ ਰੋਟੀ ਪਾਣੀ ਬਣਾਓ ਫੇਰ ਕਿਤੇ ਕੋਈ ਕੰਮ ਕਰੋ ਆਹੋ ਤੇ ਹੋਰ ਸਹੀ ਗਲ ਆ ਕਮ ਤੇ ਫੇਰ ਕਰਨਾ ਪੈਂਦਾ ਵਾ

ਏਹ ਕਰੋ ਫੇਰ ਕਿਥੇ ਕੰਮ ਕਾਰ ਕਰੋ

ਹੋਰ ਫੇਰ ਹਾਂ ਠੀਕ ਆ ਵਧੀਆ ਭੈਣਾਂ ਲਗੀ ਜਾਦਾ ਟਾਈਮ ਮਾੜਾ ਚੰਗਾ

ਕੁਝ ਨਹੀਂ ਕਰਨਾ ਕੀ ਆ ਬਸ ਵੇਲੇ

ਲਗੀਆਂ ਭਾਂਡੇ ਮਾਂਜ ਕੇ ਤੇ ਚਾੜੂ ਲਉਣਾ ਪਾਂਡੇ ਮਾਂਜਣੇ

ਹੂ ਭਾਂਡੇ ਭੂੰਡੇ ਮਾਂਜ ਕੇ ਤੇ ਫੇਰ ਕਿਥੇ ਬਹਣਾ ਵਾ ਇਥੇ ਘੜੀ ਦੁਪਹਿਰ ਉਧਰੋਂ ਅਜ ਬੜੀ ਅਜ ਦੁਪਹਿਰ ਵੀ ਬੜ੍ਹੀ ਲਗੀ ਆ ਉਧਰੋਂ

ਆਹੋ ਘਰ ਨਾ ਸਾਰਾ ਦਿਨ ਕੰਮ ਹੀ ਨਹੀਂ ਮੁਕਦਾ ਸਹੀ ਗਲ ਆ ਤੇ ਕਦੀ ਕੱਪੜੇ ਧੋ ਲਵੋ ਤੇ ਕਦੀ ਰੋਟੀ ਬਣਾ ਲਓ ਤੇ ਕਦੀ ਕੁਝ ਕਰ ਲਓ ਆਹੋ ਸਹੀ ਗਲ ਹੀ

ਬਸ ਠੀਕ ਆ ਸਾਰੇ ਵਧੀਆ ਵਾ

ਹੂ ਆਂਢੀ

ਆ ਹੋ ਜਾਂਦੀ ਆ ਤਹਾਂ ਹੀ ਤੇ ਕਹਿਣ ਡਈ ਸਵੇਰੇ ਤੇ ਦੋਨੋਂ ਭੈਣ ਭਰਾਵਾਂ ਨੂੰ ਕਲਾਆ ਸਵੇਰੇ ਚਲ ਠੀਕ ਆ ਬਾਅਦ ਵਿਚ ਕਰਾਂਗੀ ਮੈਂ

ਹੋ ਗਿਆ ਉਪਰੋਂ ਕਟਵਾ ਕੇ ਹਾਂਜੀ ਤਾਂ ਮੇਰਾ ਨਾਂ ਨਿਛਤਰ ਹੈ, ਠੀਕ ਹੈ ਜੀ। ਮੈਂ ਅੰਮ੍ਰਿਤਸ ਸੇ belong ਕਰਤਾ ਹੂੰ। ਠੀਕ ਆ ਜੀ। ਮੈਂ ਮਤਲਬ ਯਹਾ ਪੇ ਮਤਲਬ ਮੈਂ ਨਾ ਪਹਿਲੇ Hotel Manangement ਕਾ ਕਾਮ ਕਰਤਾ ਥਾ। ਘਰ ਪੇ ਬਹੁਤ problem ਥੀ। ਹਾਲਾਂਕਿ ਮੇਰੇ ਮੰਮੀ ਪਾਪਾ ਵੀ ਨਹੀਂ ਹੈ। ਮੇਰੀ ਛੋਟੀ ਜਬ ਮੇਂ ਛੋਟੀ age ਕਾ ਥਾ, ਤਬ ਸੇ ਮੇਰੇ ਮੰਮੀ-ਪਾਪਾ ਗੁਜਰ ਗਏ। ਯਾਰ ਆਪਕੋ ਪਤਾ ਵੀ ਹੋਗਾ ਅਹ ਪਤਾ ਹੋਗਾ ਕਿ ਬਿਨਾਂ ਮਾਂ ਬਾਪ ਕੇ ਬੱਚਾ ਕਿਆ ਅਹ ਕਿਆ ਮਤਲਬ ਕਿਤਨਾ ਦੁੱਖ ਹੋਤਾ ਹੈ ਨਾ। ਆਗੇ ਮਤਲਬ ਉਸਕਾ future ਕੋਈ ਵੀ ਨਹੀਂ ਹੋਤਾ। ਬੰਦੇ ਉਸਕੋ ਮਤਲਬ ਲੜਕੇ ਬੋਅ ਜੋ ਵੀ ਹੈ ਨਾ, ਹਮਕੋ ਮਤਲਬ ਮੇਰੇ ਕੋ ਛੋਟੀ ਉਮਰ ਮੇ ਹੀ, ਸਾਤ ਸਾਲ ਕੀ age ਮੇਂ ਹੀ ਮੇਰੇ ਕੋ sorry

ਉਸਕੋ ਵੀ ਮੈਂਨੇ ਥੋੜਾ-ਥੋੜਾ ਪੜ੍ਹਾਨਾ ਥਾ, ਜੋ ਵੀ ਮਤਲਬ ਜਬ ਸਕੂਲ ਸੇ ਆਤਾ ਥਾ, ਤੋਂ ਠੀਕ ਐ ਅਪਣਾ bag ਮਤਲਬ ਰੱਖਕੇ ਜੋ ਵੀ ਹੈ ਨਾ ਮੈਂ ਸਕੂਲ ਮਤਲਬ ਉਸਕੇ ਬਾਅਦ ਕਾਮ ਪੇ ਚਲਾ ਜਾਤਾ ਥਾ। ਉਸਕੇ ਬਾਅਦ ਵੀ ਕਾਮ ਪੇ ਚਲਾ ਜਾਤਾ ਥਾ ਸਕੂਲ ਕੇ ਬਾਅਦ ਮਤਲਬ ਦੋ ਵਜੇ ਕੇ ਬਾਅਦ। ਠੀਕ ਹੈ ਜੀ। ਐਤਵਾਰ ਕੇ ਦਿਨ ਵੀ ਮੇਂ ਘਰ ਪੇ ਨਹੀਂ ਰਹਿਤਾ ਥਾ, sunday ਕੋ। ਠੀਕ ਐ ਜੀ। ਉਸਕੇ ਬਾਅਦ ਜੋ ਮੇਰਾ ਛੋਟਾ ਬਾਈ ਥਾ, ਮੈਂਨੇ ਉਸਕੋ ਪੜਾਇਆ, ਆਪਣੇ ਦਮ ਪਰ, ਠੀਕ ਹੈ ਜੀ। ਅਬ ਉਸਕੀ age ਅਠਾਰਾਂ ਸਾਲ ਕੀ ਹੈ, ਮੈਂ ਵੀਸ- ਇਕੀਸ ਸਾਲ ਕਾ ਹੂੰ। ਔਰ ਏਕ ਮੇਰੀ ਦਾਦੀ ਹੈ, ਜੋ ਕਿ ਬਹੁਤ ਉਸਕੀ ਵੀ age ਹੋ ਚੁੱਕੀ ਹੈ। ਠੀਕ ਹੈ। ਮੈਂ ਉਸਕੋ ਦੋਨੋਂ ਕੋ ਸੰਭਾਲ ਰਹਾ ਹੂੰ। ਹਾਲਾਂਕਿ ਘਰ ਕੀ ਮਜਬੂਰੀਆਂ ਜੋ ਹੋਤੀ ਹੈ, ਵੋ ਬੰਦੇ ਸੇ ਕਾਮ ਕਰਵਾਤੀ ਹੈਂ, ਹਾਲਾਂਕਿ ਮੈਂ ਨਾ ਮੇਰੀ ਸਾਰੀ ਮਜਬੂਰੀਆਂ ਜੋ ਵੀ ਮੇਰੀਆਂ ਮਤਲਬ ਘਰ ਕੀ ਜੋ ਵੀ ਜਿੰਮੇਵਾਰੀਆਂ ਹੈ, ਮੇਰੇ ਪੇ ਹੈ। ਮੈਂ ਹੀ ਉਨਮੇਂ ਸੇ ਸਭ ਸੇ ਜਿੰਮੇਦਾਰ ਹੂੰ। ਦਾਦੀ ਵੀ ਮਤਲਬ ਕਾਮ ਨਹੀਂ ਕਰ ਸਕਤੀ। ਹਨਾ। ਤੋ ਮੈਂ ਮਤਲਬ ਅਪਨੇ ਘਰ ਕੋ ਚਲਾਨੇ ਕੇ ਲਿਏ ਹਰ ਕੋਈ ਕਾਮ ਕਰ ਲੈਤਾ ਹੂੰ। ਔਰ ਉਸਕੇ ਬਾਅਦ ਅਬ ਜੈਸੇ ਦੇਖੋ, ਅਬੀ ਮੈਂ ਨਾ Hotel Manangement ਕਾ ਕਾਮ ਕੀਆ। ਭਗਵਾਨ ਨੇ ਮੇਰੀ ਸੁਣੀ, ਜੈਸੇ ਮੇਰੇ ਕੋ Hotel Manangement ਕਾ ਕਾਮ ਦਿਖਾਇਆ, ਠੀਕ ਆ। Hotel Manangement ਕਾ ਕਾਮ ਕਿਆ ਹੋਤਾ ਹੈ, ਵਡੀਆ ਮਤਲਬ ਹੋਤਾ ਹੈ, ਠੀਕ ਏ। ਉਸਮੇਂ ਵੀ ਇਤਨਾ ਅਹ ਉਤਨਾ ਕਾਮ ਨਹੀਂ ਹੋਤਾ। ਦਿਹਾੜੀ ਮਜਦੂਰੀ ਸੇ ਅੱਛਾ ਹੈ ਵੋ ਕਾਮ। ਮਤਲਬ ਜੈਸੇ ਹਮ palace ਮੇਂ ਜਾਤੇ ਥੇ, ਬਹਾ ਪੇ ਮਤਲਬ ਕਾਮ ਹੀ ਕਰਵਾਨਾ ਹੋਤਾ ਥਾ ਹਨਾ। ਜੈਸੇ ਇਧਰ ਕੋਈ Tabel Manangement ਹੈ, ਕੋਈ dent ਵਗੈਰਾ ਹੋ ਗਿਆ, ਸਭ ਕੀ Manangement ਕਰਨੀ ਥੀ। ਵੀ ਕਾਹਾ ਪੇ ਕੋਈ ਚੀਜ ਲਗਾਣੀ ਹੈ ਹਨਾ। ਉਸਕੇ ਬਾਅਦ ਕੀਆ ਹੁਆ, ਐਸੇ ਐਸੇ ਕਰਕੇ ਪਚੀਸ-ਵੀਸ ਹਜਾਰ ਬਣਤਾ ਥਾ। ਉਸਸੇ ਵੀ ਘਰ ਦਾ ਖਰਚਾ ਚਲਾਇਆ ਨਹੀਂ ਜਾਤਾ ਥਾ, ਘਰ ਕੀ ਛੱਤ ਹੈ ਜੋ ਵੋ ਬੀ, ਜਬ ਬਾਰਿਸ਼ ਵਗੈਰਾ ਆਤੀ ਥੀ, ਮੀਂਹ ਵਗੈਰਾ ਆਤਾ ਥਾ, ਉਸਮੇਂ ਵੋ ਨੀਚੇ ਪਾਣੀ ਆਣੇ ਲੱਗ ਜਾਤਾ ਥਾ। ਇਸ ਲਈ ਮੈਂਨੇ ਯਾਰ ਘਰ ਕੀ ਬਹੁਤ ਮਜਬੂਰੀਆਂ ਮਤਲਬ ਜਿੰਮੇਵਾਰੀਆਂ ਮੈਂਨੇ ਉਠਾਈ ਹੈਂ ਮਤਲਬ। ਜੋ ਵੀ ਘਰ ਕੀ ਚੀਜੇ ਹੈਂ, ਜਬ ਦੇਖੋ ਅਗਰ income ਵੀ ਆਤੀ ਹੈ ਘਰ ਕੀ, salary ਵੀ ਆਤੀ ਹੈ Hotel Manangement ਕੇ ਕਾਮ ਮੇਂ। ਵੋ ਵੀ ਘਰ ਕੇ ਸਬੀ ਕਾਮ ਮੇਂ, ਘਰ ਕੇ ਜੋ ਮਤਲਬ ਖਰਚੇ ਹੈਂ ਮਤਲਬ, ਵਹਾ ਪੇ ਨਿਕਲ ਜਾਤੀ ਹੈ। ਬਾਕੀ ਬਰ ਅਹ ਬਰ ਅਹ ਬਾਈ ਕੀ ਮੇਰੇ ਕੀ ਜੋ income ਹੋਈ ਹੈ, ਜੋ ਉਸ ਕੀ ਫੀਸ ਹੈ ਨਾ ਸਕੂਲ ਕੀ, ਉਸਕੋ ਭਰ ਦੇਤਾ ਹੂੰ ਠੀਕ ਹੈ। ਔਰ ਮੈਂਨੇ ਫਿਰ ਵੀ ਕਾਲਜ ਕੀ ਅਪਣੀ ਪੜ੍ਹਾਈ ਨਹੀਂ ਛੋੜੀ ਕਿਉਂਕਿ ਮੇਰੇ ਕੋ ਪਤਾ ਥਾ ਮੇਰੀ ਪੜ੍ਹਾਈ ਕਰਕੇ ਮੇਰੇ ਕੋ ਕੋਈ ਅੱਛਾ ਸਾ ਕਾਮ ਮਿਲ ਜਾਏਗਾ, ਨੌਕਰੀ ਵਗੈਰਾ ਵੀ ਮਿਲ ਸਕਤੀ ਹੈ। ਹਨਾ ਆਪਕੋ ਵੀ ਪਤਾ ਹੈ ਆਜ ਕਲ ਕੇ ਜਮਾਨੇ ਮੇਂ ਕੌਣ ਸੀ ਨੌਕਰੀ ਰਹਿ ਗਈ ਹੈ ਹਨਾ। ਵੀ ਸੌ ਸੇ ਜੀਰੋ percent ਸੌ ਸੇ ਜੀਰੋ ਜੀਰੋ ਦੋ point ਜੀਰੋ ਪ੍ਰਤੀਸ਼ਤ ਜੋ percent ਹੈ ਨਾ, ਵੋ ਨੌਕਰੀ ਕੇ chance ਹੋਤੇ ਹੈਂ। ਆਜ ਕੇ ਜਮਾਨੇ ਮੇਂ ਨੌਕਰੀ ਤੋਂ ਕਹਾ ਮਿਲਤੀ ਹੈ। ਅੱਜ ਦੇ ਟਾਈਮ ਚ ਨੌਕਰੀ ਤਾਂ ਕੋਈ ਮਿਲਦੀ ਨੀ ਨਾ, ਆਪ ਕੋ ਵੀ ਪਤਾ ਹੈ। ਆਹ ਇਹਦਾ ਜਿਹੜੀਆਂ ਘਰ ਦੀਆਂ ਮਜਬੂਰੀਆਂ ਆ ਨਾ ਉਹ ਬੰਦੇ ਨੂੰ ਜੀਉਣ ਨਹੀਂ ਦਿੰਦੀਆਂ। ਉਸ ਤੋਂ ਬਾਅਦ ਵੀ ਮੈਂ

ਉਦੂ ਬਾਅਦ ਮੈਂ Hotel Manangement ਦੇ ਕੰਮ ਚ ਥੋੜੀ ਅਣਬਣ ਹੋ ਗਈ ਸੀ ਉੱਥੇ। ਵੀ ਮੈਂ ਕੋਈ ਗਲਤ ਕੰਮ ਕਰੀਆ ਸੀ, ਜਿਹੜਾ ਕਿ ਇੰਨਾ ਵੀ ਨਹੀਂ ਸੀਗਾ, ਉਹਨਾਂ ਨੇ ਧੱਕੇ ਨਾਲ ਮੈਨੂੰ ਕੱਢਤਾ ਬਾਹਰ। ਵਧੀਆ ਮੈਨੂੰ ਕੰਮ ਮਿਲਿਆ ਹੋਇਆ ਸੀ, ਮੇਰਾ ਘਰ ਦਾ ਸਰਕਲ ਵਧੀਆ ਚਲ ਰਿਹਾ ਸੀ। ਪਰ ਉਹਨਾਂ ਨੇ ਮੇਰੀ ਇਕ ਨੀ ਸੁਣੀ। ਉਹਨਾਂ ਨੇ ਮੈਨੂੰ ਵੀ ਬਾਹਰ ਕੱਢ ਦਿੱਤਾ ਹਨਾ ਇਦਾਂ ਕਰਕੇ। ਫਿਰ ਮੈਂ ਕੀਤਾ, ਮੈਨੂੰ ਕਾਲ ਆਈ, ਮੈਂ ਇਸੇ ਕਰਕੇ ਚੰਡੀਗੜ੍ਹ ਚਲਾ ਆਇਆ। ਮਤਲਬ ਆਪਣਾ interview ਕਰਵਾਇਆ। ਮੈਨੂੰ ਥੋੜਾ ਜਿਹਾ ਕੰਮ ਸੀ ਮਤਲਬ interview ਵਾਲੇ ਦਿਨ ਚਾਰ ਦਿਨ ਦੀ training ਹੁੰਦੀ ਆ। ਫਿਰ ਵੀ ਮੈਂ ਦੋ ਦਿਨ ਦੀ training ਲਾਈ। ਉਸ ਤੋਂ ਬਾਅਦ ਮੈਂ ਆ ਗਿਆ ਮਤਲਬ। ਉਸ ਤੋਂ ਬਾਅਦ ਜਦੋਂ ਘਰ ਦੇ ਕੰਮ ਕੂੰਮ ਸਾਰੇ ਕੱਢ ਕੇ ਨਾ ਘਰੇ ਫਰਸ਼-ਫੁਰਸ਼ ਲਗਵਾਉਣੀ ਜਿਹੜੀ ਸੀਗੀ, ਉਹ ਆਪਣਾ ਕਰਵਾ ਕਰਵੂ ਕੇ ਅਹ ਅਪਣਾ ਕਰਵਾ ਕੇ ਨਾ ਤਾਂ ਫਿਰ ਮੈਂ ਆਇਆ। ਉਸ ਤੋਂ ਬਾਅਦ ਅਹ ਉਸ ਤੋਂ ਬਾਅਦ ਮੈਂ ਕਰਵਾ ਕਰਵੂ ਕੇ ਆ ਗਿਆ ਨਾ। ਉਸ ਤੋਂ ਬਾਅਦ ਮੈਂ ਫਿਰ ਆ ਗਿਆ ਦੋ-ਤਿੰਨ ਮਹੀਨਿਆਂ ਬਾਅਦ। ਵੀ ਆ ਗਿਆ, ਚਲਾ ਆਇਆ ਹਨਾ।

ਉਹਦੇ ਇਲਾਜ ਤੇ ਪੈਸੇ ਬਹੁਤ ਲੱਗ ਗਏ। ਬਾਕੀ ਉਦਾਂ ਵੀ ਉਹ ਨਾਲ ਦੇ ਪਿੰਡ ਚੱਲੇ ਸੀ ਕੰਮ ਕਰਨ। ਹਨਾ ਵੀ ਉਸ ਤੋਂ ਬਾਅਦ ਉਹਨਾਂ ਦੇ ਆਪਸ ਚ ਮੋਟਰਸਾਈਕਲ ਹੁੰਦੇ ਆ ਜਿਹੜੇ ਉਹ ਟੱਕਰ ਗੇ। ਉਸ ਕਰਕੇ ਸੱਟ ਲੱਗ ਗਈ। ਉਹਨਾਂ ਕਰਕੇ ਬਹੁਤ ਪਰੇਸ਼ਾਨ ਮੈਂ ਹੋਇਆ। ਮੈਂ ਉਸ ਤੋਂ ਬਾਅਦ ਜਦੋਂ ਇੱਥੇ ਆਇਆ ਨਾ ਤੇ ਜਦੋਂ ਆ ਗਿਆ ਇੱਥੇ ਮੈਂ ਕਿ ਆ ਕੇ ਦੇਖਿਆ system ਕੀ ਆ, ਕੰਮ ਮੈਨੂੰ ਵਧੀਆ ਲੱਗਿਆ।

Upline ਨੂੰ ਜਿਹੜੀ Upline ਹੁੰਦੀ ਹੈ ਮਤਲਬ ਹਨਾ। Upline ਹੁੰਦੀ ਆ ਆਪਾ ਨੂੰ respect ਕਰਨੀ ਚਾਹੀਦੀ ਹੈ। ਆਪਾ ਨੂੰ ਇੱਜਤ ਕਰਨੀ ਚਾਹੀਦੀ ਹੈ, ਜੋ ਕਿ ਮਤਲਬ ਆਪਾ ਨੂੰ ਬਣਾਉਣ ਵੇਲੇ ਇਥੇ ਕਿਸੇ ਵੀ field ਵਿੱਚ ਜੋ ਕਿ ਹੁੰਦਾ, ਆਪਣਾ ਇੱਕ ਗੁਰੂ ਹੁੰਦਾ। ਠੀਕ ਆ ਜੇ ਆਪਾ ਆਪਣੇ ਗੁਰੂ ਦੀ ਮੰਨ ਕੇ ਚਲਾਂਗੇ ਤਾਂ ਆਪਾ ਜਿੰਦਗੀ ਚ success ਹੋ ਸਕਦੇ ਆ। ਜੇ ਆਪਾ ਆਪਣੇ ਗੁਰੂ ਤੋਂ ਬਾਹਰ ਹੋ ਕੇ ਚਲਾਂਗੇ ਤਾਂ ਫਿਰ ਆਪਾ ਜਿੰਦਗੀ ਚ ਕਾਮਯਾਬ ਨਹੀਂ ਹੋ ਸਕਦੇ। ਇਸ ਕਰਕੇ ਆਪਾ ਨੂੰ ਹਰ time ਆਪਣੇ ਨਾ ਗੁਰੂ ਦਾ ਮਤਲਬ ਧੰਨਵਾਦ ਕਰਦੇ ਰਹਿਣਾ ਚਾਹੀਦਾ। ਮੈਂ ਮਤਲਬ ਇੱਥੇ ਜਦੋਂ ਆਇਆ, ਮੈਂ ਪਹਿਲੇ ਦਿਨ ਆਪਣਾ interview ਦੇ ਕੇ ਹਨਾ। ਪਹਿਲਾ ਮੈਨੂੰ interview ਚ ਵੀ ਇਦਾਂ ਸੀ ਕਿ ਪਤਾ ਨੀ ਕੀ ਪੁੱਛਣਗੇ ਹਨਾ। ਉਸ ਤੋਂ ਬਾਅਦ ਮੈਂ ਸੋਚਿਆ ਯਾਰ ਮੈਨੂੰ ਤਾਂ ਪਤਾ ਨੀ ਕੋਈ English ਦੇ word ਨਾ ਪੁੱਛ ਲੈਣ ਹਨਾ। ਫਿਰ ਉਦੋੋਂ ਬਾਅਦ ਜਦੋਂ ਮੈਂ sir ਨੂੰ ਪੁੱਛਿਆ, ਕਹਿੰਦੇ ਨਹੀਂ ਆਪਣਾ background ਪੁੱਛਣਗੇ, ਮੰਮੀ-ਪਾਪਾ ਕੀ ਕਰਦੇ ਆ। ਆਪਾ ਮਤਲਬ ਕੀ ਕਰਦੇ ਰਹੇ ਹਨਾ। ਉਸ ਤੋਂ ਬਾਅਦ ਇਦਾਂ ਮਤਲਬ ਮੇਰਾ interview ਹੋਇਆ। ਪਹਿਲੇ ਦਿਨ ਜਦੋਂ ਮੈਨੂੰ ਇਦਾਂ ਸਮਝ ਆ ਗਈ, ਬਹੁਤ ਤਕੜੇ level ਦੀ ਜੋ ਕਿ ਆਪਾ ਨੂੰ ਮਿਲ ਗਿਆ concept ਜੋ ਕਿ system ਬਹੁਤ ਤਕੜੇ level ਦਾ ਆਪਾ build ਕਰਨਾ ਏ। ਠੀਕ ਆ ਮੈਂ ਆਪਣੇ ਠੀਕ ਆ ਗੁਰੂ ਦਾ ਬਹੁਤ ਧੰਨਵਾਦ ਕੀਤਾ ਜਿਹਨਾਂ ਨੇ ਮੈਨੂੰ ਆਪਣਾ ਇਹ system ਦਿਖਾਇਆ ਹਨਾ। ਉਸ ਤੋਂ ਬਾਅਦ ਮੈਂ ਦੋ ਤਿੰਨ ਚਾਰ ਦੀ ਆਪਣੀ training ਕੀਤੀ, ਤਾਂ ਮੈਨੂੰ clear ਹੋ ਗਿਆ ਪੂਰਾ। ਵੀ ਇੱਥੋਂ ਮੈਨੂੰ ਕੀ ਮਿਲਣਾ ਆ ਕਿਉਂਕਿ ਯਾਰ ਇੱਥੇ ਇੱਕ ਉਹ ਚੀਜ ਹੁੰਦੀ ਆ ਮਤਲਬ ਵੀ ਹਰ ਕਿਤੇ ਤਾਂ ਆਪਾ ਚਾਲੀ ਦੇ ਚਾਲੀ ਸਾਲ ਸਾਰੀ ਉਮਰ ਕੰਮ ਕਰਦੇ ਰਹਿਣਾ ਹਨਾ। ਉਸ ਤੋਂ ਬਾਅਦ ਚਾਲੀ ਸਾਲ ਸਾਰੀ ਉਮਰ ਹੀ ਕੰਮ ਕਰਦੇ ਰਹਿਣਾ। ਇਥੇ ਇਦਾਂ ਆ ਮਤਲਬ ਆਪਾ ਇਕ ਸਾਲ ਮਿਹਨਤ ਪੂਰੀ full ਕਰਕੇ ਵੀ ਜਿੰਦਗੀ ਚ ਕਾਮਯਾਬ ਹੋ ਸਕਦੇ ਆ। ਇੱਕ ਸਾਲ properly ਜੇ ਇਹਨੂੰ ਦੇਤਾ, ਠੀਕ ਆ ਤਾਂ ਆਪਾ ਜਿੰਦਗੀ ਚ success ਆਦਮੀ ਬਣ ਸਕਦੇ ਆ। ਤਾਂ ਉਦੋਂ ਬਾਅਦ ਅਹ ਉਸ ਤੋਂ ਬਾਅਦ ਫਿਰ ਮੈਂ ਤਿੰਨ-ਚਾਰ ਦਿਨ Two CC Level Plan ਮਿਲਿਆ। ਮੈਂ ਆਪਣਾ Two CC Level Plan done ਕੀਤਾ ਆ। ਮਤਲਬ ਉਸਦੇ ਵਾਸਤੇ ਤੀਹ ਹਜ਼ਾਰ ਰੁਪਏ ਦੀ ਲੋੜ ਸੀ ਮੈਨੂੰ। ਤੀਹ ਹਜ਼ਾਰ ਰੁਪਏ ਮਤਲਬ ਮੰਮੀ-ਪਾਪਾ ਨੂੰ call ਕਰੀ। ਹਨਾ। ਉਸ ਤੋਂ ਬਾਅਦ ਮੰਮੀ-ਪਾਪਾ ਕਿੱਥੋਂ ਸਾਥ ਦੇਣਗੇ ਕਿਉਂਕਿ ਜਿਹੜੀਆਂ ਘਰ ਦੀਆਂ ਮਜਬੂਰੀਆਂ ਹਨਾ, ਉਹੀ ਬਹੁਤ ਜਿਆਦਾ ਹੈਗੀਆ। ਇਹਨਾਂ ਕਰਕੇ ਮੇਰਾ ਕੋਈ ਹੱਲ ਨੀ ਹੋਇਆ। ਉਸ ਤੋਂ ਬਾਅਦ ਮੈਂ ਬਹੁਤ ਪਰੇਸ਼ਾਨ ਰਿਹਾ ਵੀ ਮੇਰਾ level ਕਿਵੇਂ ਹੋਊ ਪਰ ਮੈਂ ਇਹੀ ਆਪਣੀ ਜਿੱਦ ਤੇ ਅੜਿਆ ਰਿਹਾ ਵੀ ਮੈਂ ਅਗਰ level ਕਰਨਾ ਤਾਂ ਕਰਨਾ ਕਿਉਂਕਿ ਇਹ ਚੀਜ ਮੈਂ opportunity ਆਪਣ ਛੱਡਤੀ ਨਾ ਤਾਂ ਮੈਂ ਜਿੰਦਗੀ ਚ ਹੋਰ ਕਿਸੇ field ਚ ਕਾਮਯਾਬ ਨਹੀਂ ਹੋ ਸਕਦਾ। ਕਿਉਂਕਿ ਮੈਨੂੰ ਤਾਂ ਇਕ ਇਹੀ ਦਿਖਦੀ ਆ ਪੂਰੇ world ਚ। ਮੈਂ ਤਾਂ ਇਹੀ ਕਹਿੰਨਾ ਵੀ ਅਜਿਹਾ system ਆ ਜਿਹੜਾ ਬੰਦਾ ਜਿੰਦਗੀ ਚ ਥੋੜੇ level ਅਹ ਥੋੜੇ time ਚ ਕਾਮਯਾਬ ਹੋ ਸਕਦਾ। ਠੀਕ ਹੈ ਉਦੂ ਬਾਅਦ ਮੇਰਾ ਕੋਈ ਵੀ ਹੱਲ ਨਹੀਂ ਹੋਇਆ। ਮੈਂ ਫਿਰ ਕੀ ਕੀਤਾ, ਘਰਦਿਆਂ ਨੇ ਹੱਲ ਨਹੀਂ ਕੀਤਾ ਘਰਦਿਆਂ ਨੇ, ਮੈਂ ਫਿਰ ਬਹੁਤ ਪਰੇਸ਼ਾਨ ਹੋ ਗਿਆ। ਉਸ ਤੋਂ ਬਾਅਦ ਮੇਰੇ ਕੋਲੇ I Phone ਸੀਗਾ ਐਕਸ ਚੌਦਾਂ ਤਿੰਨ ਸੌ ਛਪੰਜਾ GB ਜੋ ਕਿ ਮੈਂ ਅਠਾਈ ਹਜਾਰ ਦਾ ਲਿਤਾ ਸੀ ਕਿਸ਼ਤਾਂ ਤੇ। Rohit I Phone ਕੋਟਕਪੂਰ ਜੋ ਕਿ ਸ਼ਹਿਰ ਚ ਇੱਕ ਦੁਕਾਨ ਆ, ਉਹਨਾਂ ਤੋਂ ਲੀਤਾ ਸੀ। ਪਰ ਫਿਰ ਕੀ ਕਿਸ਼ਤਾਂ ਤੇ ਲੀਤਾ ਸੀ ਵੀਰੇ। ਹਨਾ ਉਸ ਤੋਂ ਬਾਅਦ ਉਹਨਾਂ ਨੇ ਕੁਛ ਨੀ ਦੇਖਿਆ, phone ਦੀਆਂ ਕਿਸ਼ਤਾਂ ਵੀ ਭਰ ਰਿਹਾ ਸੀ, ਹਾਲਾਂਕਿ ਇੱਕ month ਹੀ ਹੋਇਆ ਸੀ, ਇੱਕ ਮਹੀਨਾ। ਮੈਂ ਆਪਣਾ ਕੁਛ ਨੀ ਦੇਖਿਆ, ਮੈਂ ਆਪਣਾ ਫੋਨ ਉਹਨਾਂ ਨੂੰ ਵੇਚ ਦਿੱਤਾ ਮਤਲਬ। ਦੁਬਾਰਾ ਵਾਪਸ ਕਰ ਦਿੱਤਾ। ਮੈਂ ਲੀਤਾ ਅਠਾਈ ਹਜ਼ਾਰ ਦਾ ਸੀ, ਵੇਚਿਆ ਉਨੀ ਹਜ਼ਾਰ ਦਾ। ਬਾਕੀ ਦੇ ਜਿਹੜੇ ਸੱਤ ਹਜ਼ਾਰ ਆ, ਉਹ ਮੈਨੂੰ ਘਾਟਾ ਪੈ ਗਿਆ। ਹਾਲਾਂਕਿ ਮੈਂ ਕਿਸ਼ਤਾਂ ਵੀ ਉਹਨਾਂ ਦੀਆਂ ਭਰ ਰਿਹਾਂ। ਮਤਲਬ ਨੇ ਆਪਾ ਨੂੰ ਇਹ ਸੋਚਣਾ ਚਾਹੀਦਾ ਯਾਰ ਜਿੰਦਗੀ ਚ ਕੁਛ ਪਾਉਣ ਲਈ ਕੁਛ ਖੋਣਾ ਪੈਂਦਾ। ਪਰ ਅੱਜ ਜਿੰਦਗੀ ਚ ਕੁਛ ਖੋਣਾ ਨੀ ਪੈਂਦਾ, ਕੁਛ ਕਰਨਾ ਪੈਂਦਾ। ਤਾਂ ਇਦਾ ਕਰਕੇ ਮੈਂ ਅੱਗਾ-ਪਿੱਛਾ ਤਾਂ ਨਹੀਂ ਦੇਖਿਆ ਹਨਾ। ਵੀ ਮੈਂ ਵੇਚ ਦੂੰਗਾ ਤਾਂ ਕੀ ਬਣੂਗਾ ਕਿਉਂਕਿ ਮੈਨੂੰ ਪਤਾ ਸੀ, ਮੈਂ clear ਸੀ ਮੈਨੂੰ ਜਿੰਦਗੀ ਚ ਮਿਲਣਾ ਕੀ ਆ ਹਨਾ। ਉਸ ਤੋਂ ਬਾਅਦ ਮੈਨੂੰ ਪਤਾ ਸੀ ਇਹੋ ਜਿਹੇ ਫੋਨ ਤਾਂ ਵੀਹ ਆ ਜਾਣਗੇ ਹਨਾ। ਕੰਮ ਕਰਕੇ ਹੁਣ ਮੇਰੇ ਨਾ ਹੁਣ ਮੈਨੂੰ ਇੱਥੇ ਆਏ ਨੂੰ ਢਾਈ ਮਹੀਨੇ ਹੋ ਗਏ ਆ, ਪਰ ਮੇਰੇ ਦੋ ਤਿੰਨ ਨੀਚੇ ਹੋਏ ਸੀਗੇ ਹਨਾ, ਪਰ ਮੈਂ ਉਸ time ਤੇ ਬਹੁਤ ਖੁਸ਼ ਸੀਗਾ ਪਰ ਉਹ ਵੀ ਬੀਮਾਰ ਹੋਣ ਕਾਰਨ, ਹੋਰ ਕਾਰਨਾਂ ਕਰਕੇ ਚਲੇ ਗਏ। ਠੀਕ ਆ। ਬਾਕੀ ਬੇਈਮਾਨੀ ਦਾ ਥੋਨੂੰ ਪਤਾ, ਬੇਈਮਾਨੀ ਕਈ ਵਾਰ ਬੰਦਾ ਕੋਈ ਬੇਈਮਾਨ ਹੁੰਦਾ ਜਿਹੜਾ ਕੰਮ ਖਰਾਬ ਕਰਨ ਆਲਾ ਹੁੰਦਾ। ਇਦਾਂ ਦੇ ਬੰਦੇ ਸੀਗੇ ਹਨਾ ਪੈਸੇ ਖਾ ਗਏ ਹਨਾ ਨੌ ਹਜਾਰ ਰੁਪਇਆ। ਠੀਕ ਆ ਉਹ ਵੀ ਐਦਾ ਕਰਕੇ ਆਪਣੇ ਘਰੇ ਚਲਾ ਗਿਆ ਮਤਲਬ ਕਿ। ਉਸ ਤੋਂ ਬਾਅਦ ਫਿਰ ਕੀ ਹੋਇਆ ਇਦਾਂ ਢਾਈ-ਢਾਈ ਮਹੀਨੇ ਹੋ ਗਏ, ਮੇਰੇ ਦੋਸਤ ਚਲੇ ਗਏ। ਤਾਂ ਮੈਂ ਬਹੁਤ ਦੁਖੀ ਹੋਇਆ। ਉਸ ਤੋਂ ਬਾਅਦ ਮੇਰੀ ਟੀਮ ਬਣੀ ਨੀ।

ਆਪਣਾ ਇਮਤਿਹਾਨ ਲੈਂਦਾ ਹਨਾ। ਜੇ ਕਦੇ ਵੀ ਇਹ ਬੰਦਾ ਇਸ ਚੀਜ ਦੇ ਲਾਈਕ ਹੈ ਜਾਂ ਨਹੀਂ ਹਨਾ। ਪਰ ਮੈਨੂੰ ਇੰਨਾ ਪਤਾ ਕੋਈ ਨਾ ਕੋਈ ਅਹ ਕੋਈ ਨਾ ਕੋਈ ਇਹ time ਆਉਗਾ ਕਿ ਰੱਬ ਮੇਰਾ ਸਾਥ ਦੇਊਗਾ। ਉਹ ਇਮਤਿਹਾਨ ਲੈਂਦਾ ਕਿ ਬੰਦਾ ਇਸ ਚੀਜ ਦੇ ਲਾਈਕ ਹੈ ਜਾਂ ਨਹੀਂ ਪਰ ਮੈਨੂੰ ਆਪਣੇ ਤੇ ਵਿਸ਼ਵਾਸ ਆ ਵੀ ਮੈਂ ਇਸ ਚੀਜ ਦੇ proper ਲਾਈਕ ਆ ਤੇ ਮੈਂ ਜਿੰਦਗੀ ਚ ਕਾਮਯਾਬ ਹੋ ਕੇ ਰਹੂੰਗਾ। ਬਾਕੀ ਆਪਾ ਆਪਾ ਮਤਲਬ ਮੈਨੂੰ ਇੰਨਾ clear ਆ, ਮੈਂ ਇਸ ਚ ਜਿੰਦਗੀ ਚ ਆਪਣੇ ਇਸ field ਚ ਕੰਮ ਕਰਕੇ ਆਪਣੀ ਜਿੰਦਗੀ ਨੂੰ life ਨੂੰ change ਕਰ ਸਕਦਾ। OK bye ਠੀਕ ਆ ਜੀ।

ਹਾਂ ਆਹੋ ਢਏ ਕਰਨ ਭੈਣ ਦੀ ਤੁਸੀਂ ਸੁਣਾਓ ਕੀ ਕਰਨ ਢਏ ਜੇ? ਅਹੀਂ ਵੀ ਬੈਠੇ ਰੋਟੀ ਪਾਣੀ ਖਾ ਕੇ। ਅੱਛਾ, ਰੋਟੀ ਪਾਣੀ ਖਾਣ ਢਏ ਠੀਕ ਆਂ ਅਹੀ ਵੀ ਖਾ ਲਿਆ। ਅਹੀ ਤੇ ਖਾ ਲਿਆ ਤੇ ਤੁਸੀਂ ਤੇ ਲੇਟ ਹੀ ਖਾਦੇ ਜੇ। ਅਹੀ ਲੇਟ ਹੀ ਖਾਨੇ ਆ, ਬੱਬੂ ਇਥੇ ਖੇਡਣ ਗਿਆ ਹੀ ਉਹ ਲੇਟ ਆਇਆ। ਹਾਂ, ਅੱਛਾ ਆਹੋ ਅਹੀ ਤੇ ਖਾ ਲੈਣੇ ਹੁੰਦੇ ਹਾਂ, ਅੱਠ ਵਜੇ ਖਾ ਲੈਣੇ ਹੁੰਦੇ ਆਂ ਰੋਟੀ। ਅੱਛਾ ਫਿਰ ਤੁਹਾਡਾ time ਹਾਂ, ਇੰਨੇ time ਇੰਨੇ time ਨਾਲ ਹੀ ਖਾ ਲੈਣੇ ਰੋਟੀ। ਹਾਂ। ਉਹ ਕਿਰਨ ਤੁਹਾਡੀ ਦਾ ਕੀ ਹਾਲ ਚਾਲ ਆ ਹੁਣ? ਏ ਕੀਹਦਾ?

ਕਿਰਨ ਦਾ, ਕਹਿੰਦੇ ਆ ਬਈ ਅਮ ਮੈਨੂੰ ਵੀ ਪਤਾ ਲੱਗਾ ਹੀਗਾ ਉਹਦੇ ਕੋਲੋ ਪੰਮੀ ਕੋ ਬਈ ਕਹਿੰਦੇ ਹੀ ਅਹੇ ਕਹਿੰਦੇ ਬਈ ਕਿ ਠੀਕ ਨੀਗੀ ਅਹੇ ਤੁਹਾਨੂੰ ਲੱਗਾ ਹੀ ਕੋਈ ਪਤਾ? ਮੈਂ ਗਈ ਨੀ, ਮੈਨੂੰ ਟੱਕਰੀ ਨੀ ਕਿੰਨੇ ਦਿਨ ਹੋਗੇ ਸਗੋ। ਮੈਨੂੰ ਟੱਕਰੀ ਨੀ ਕਿੰਨੇ ਦਿਨ ਹੋਗੇ ਆ ਉਹ ਕੀ ਉਹਦਾ ਨਾਂ, ਜਗੀਰੋ। ਅੱਛਾ, ਕਿੰਨੇ ਹਮ ਦਿਨ ਦੀ ਮੈਂ ਵੀ ਆਹੋ ਦੋ ਤਿੰਨ ਦੇਖੀ ਨੀਂ ਆ ਮੈਨੂੰ ਪਤਾ ਪੁੱਤਾ ਲੱਗਾ ਹੀਗਾ ਬਈ ਨਹੀਂ ਹੀ ਠੀਕ ਤੇ ਪਤਾ ਨੀ ਭੈਣ ਜੀ ਗੱਲ ਕੀ ਆ ਓਹਨੂੰ? ਆਂਦੇ ਨਾਲੀ block ਹੋਈ ਕੋਈ ਸਿਰ ਦੀ ਓਹਦੇ। ਅੱਛਾ, ਤੇ ਆਹੋ ਓਹੋ ਮੈਨੂੰ ਵੀ ਇਹੋ ਪਤਾ ਲੱਗਾ ਕਿ ਓਦਾਂ ਤੇ ਕਹਿੰਦੇ ਦਾਖਲ ਕਰਾਈ ਹੀਗੀ ਤੇ ਉੱਦਨ ਤੇ ਕਹਿੰਦੇ ਠੀਕ ਵਾਂ ਫਿਰ ਓਹੋ ਪ੍ਰਾਹੁਣੇ ਦੇ ਨਾਲ ਚਲ ਗੀ ਹੈਗੀ। ਨਈ ਨਈ, ਗਈ ਥੋੜੀ ਹਜੇ ਸਹੁਰੇ ਹੀ। ਅਜੇ ਸਹੁਰੇ ਹੈਗੀ । ਹਮ ਅੱਛਾ, ਸਹੁਰੇ ਗਈ ਹੀ ਤੇ ਉਥੇ ਦੋ ਚਾਰ ਦਿਨ ਗਈ ਏ ਤੇ ਮੁੜਕੇ ਫਿਰ ਏਦਾਂ ਹੋਈ ਏ ਤੇ ਫਿਰ ਅੰਬਰਸਰ ਖੜੀ ਹੀ ਫਿਰ ਅੱਛਾ, ਫਿਰ ਅੰਬਰਸਰ ਖੜੀ। ਹੁਣ ਹੁਣ ਅੰਬਰਸਰ ਵਾਂ ਕਿ ਜਾ ਇੱਥੇ ਸਹੁਰੇ ਆ? ਪਹਿਲਾ ਤੇ ਅੰਬਰਸਰ ਹੁਣ ਦਾ ਨੀ ਪਤਾ ਫਿਰ ਹੋਈ ਆ ਕਿ ਨਹੀਂ ਮੈਨੂੰ ਓਦਾਂ ਅੰਬਰਸਰ ਹੀ ਪਹਿਲਾ ਦਾਖਲ ਰਹੀ ਤਿੰਨ-ਚਾਰ ਦਿਨ। ਮੈਨੂੰ ਇੰਨਾ ਪਤਾ ਲੱਗਾ ਹੀਗਾ ਬਈ ਕਹਿੰਦੇ ਕਿ ਪ੍ਰਾਹੁਣਾ ਲੈ ਕੇ ਚਲਾ ਗਿਆ ਹੀ ਨਾ ਬੰਗਲੌਰ।

ਉਥੇ ਜਾ ਕੇ ਵੀ ਠੀਕ ਨੀ ਹੀ ਰਹੀ ਤੇ ਹੁਣ ਕਹਿਣ ਦੇ ਹੀ ਮੈਨੂੰ ਪਤਾ ਲੱਗਾ ਹੀ ਕਿ ਉਨ੍ਹਾਂ ਨੇ ਵਾਪਸੀ ਦੀ ਨਾ ਲਈ ਆ ਟਿਕਟ ਕਰਾਈ ਆ ਤੇ ਵਾਪਸੀ ਲੈ ਕੇ ਤੇ ਪ੍ਰਾਹੁਣਾ ਆਉਣ ਡੀਆ ਵਾ। ਆ ਕਿਥੇ ਕਿਹੜੀ ਜਗ੍ਹਾ ਭਲਾ ਏ? ਜਗ੍ਹਾ ਬੰਗਲੌਰ ਵਾ।

ਆਹੋ, ਅਜੇ ਠੀਕ ਨਹੀਂ ਹੋਈ ਤੇ ਮੈ ਇਹਨੂੰ ਕਿਹਾ ਮੈਂ ਕਿਹਾ ਤੂੰ ਨਹੀਂ ਜੇ ਭੇਜਣਾ ਮੈਂ ਕਿਹਾ ਤੂੰ ਠੀਕ ਕਰਕੇ ਭੇਜ ਦਿਉ।

ਕਹਿੰਦੀ ਪ੍ਰਾਹੁਣੇ ਨੇ ticket ਕਰਾਕੇ ਹੀ ਆਇਆ ਹੀਗਾ ਟਿਕਟਾਂ ਕਰਾ ਕੇ ਹੀ ਕਿ ਆਇਆ ਹੀ ਕਿ ਕਿ ਓਹ ਫਿਰ ਤਾਂ ਕਰਕੇ ਚਲਾ ਗਿਆ। ਹਮ ਪਤਾ ਨਹੀਂ ਫੇਰ ਉਥੋਂ ਉਥੋ ਵਾਪਸ ਆਉਂਦਾ ਢੇ ਕਿ ਇਥੋਂ ਤੁਹਾਨੂੰ ਦੱਸਾਂ ਤੇ।

ਅਮ ਆਹੋ ਮੈਂ ਵੀ ਵੀ ਵੇਖੀ ਕਦੀ ਹੁਣ ਵਾਹਵਾ ਦੋ ਤਿੰਨ ਹੋ ਗਏ। ਹਾਂ, ਆਹ ਕਿਹੜਾ ਸਰੀਰਾਂ ਦਾ ਕਿਹੜਾ ਪਤਾ ਲੱਗਦਾ ਵਾਂ ਕੋਈ ਸਮਝ ਲੱਗਦੀ।

ਆਹ ਧੀ ਧਿਆਣੀ ਆ ਬੱਸ ਤੇ ਉਹ ਭੈਣ ਜੀ ਸਰੀਰਾਂ ਦਾ ਹੁਣ ਕੋਈ ਨੀ ਗਾ ਮਾਣ ਨੀ ਕੋਈ ਵੀ ਕੋਈ ਪਤਾ ਨੀ ਕਿਹਦੇ ਨਾਲ ਕੀ ਹੋ ਜਾਣਾ। ਹਮ

ਤੇ ਇੰਨੇ ਇੰਨੇ ਅਟੈਕ ਹੋਣ ਢੇ ਦੁਨੀਆਂ ਨੂੰ ਕੋਈ ਸਮਝ ਨੀ ਲੱਗਣ ਢਈ ਆਹ ਹੋਰ ਭੈਣ ਜੀ, ਹੋਰ ਸੁਣਾਓ। ਹੋਰ ਠੀਕ ਠਾਕ ਆ। ਅੱਛਾ, ਹੋਰ ਫਿਰ ਓਧਰੋ। ਦੂਜਾ ਮੈਂ ਕਿਹਾ ਕਣਕਾਂ ਕੁਣਕਾਂ ਬੜੀਆਂ ਡਿੱਗ ਗੀਆਂ ਹੁਣ। ਕਣਕਾਂ ਤੇ ਮੀਂਹ ਰੋਜ ਆ ਜਾਂਦਾ ਤੇ ਕਣਕਾਂ ਡਿੱਗਣੀਆਂ ਈ ਆਂ।

ਆ ਮੀਂਹ ਤੇ ਰੋਜ ਆ ਜਾਂਦਾ ਵਾਂ, ਕਣਕਾਂ ਈ ਡਿੱਗਣੀਆਂ ਹੋਰ ਕੀ ਹੋਣਾ ਹੁਣ?

ਆਹ ਡੀਪੂ ਵਾਲੇ ਵੀ ਤਾਂ ਹੋਣੇ ਕੇ

ਇੱਧਰ ਦੱਸ ਕੋਟੇ ਕਿਉਂ ਮੁੱਕ ਜਾਣਾ ਹੀ? ਭਗਵੰਤ ਮਾਨ ਬਣਿਆ ਕਹਿਣ ਢਏ ਹੀ ਗੇ ਓਹ ਓਹ ਕਿੰਨੇ ਮੈਨੂੰ ਦੱਸਿਆ ਹੀ ਬਈ ਓਹ ਕਿਹਾ ਆਹੋ ਸੱਚ ਜਗੀਰੋ ਮੈਨੂੰ ਦੱਸਣ ਢਈ ਹੀਗੀ

ਕਲਸੀ ਆਇਆ ਹੀ ਤੇ ਮੀਂਹ ਬੜਾ ਪੈਂਦਾ ਹੀ ਤੇ ਅਸੀਂ ਤੇ ਘਰੇ ਹੀ ਹਾਂ ਸਾਨੂੰ ਤੇ ਪਤਾ ਨੀ ਹੀ ਕਿਹੜੇ ਵੇਲੇ ਕਦੋਂ ਕਿ ਆਇਆ ਵਾਂ ਤੇ ਓਹ ਕਹਿਣ ਡੀ ਹੀ ਬਈ

ਆਹੋ ਕਹਿਣ ਢਈ ਬਈ ਉੱਦਨ ਮੀਂਹ ਬੜਾ ਪੈਂਦਾ ਹੀ

ਕਹਿੰਦੀ ਉਹਨੂੰ ਕਿਹਾ ਤੇ ਉਹ ਉਹਨੇ ਫਿਰ ਦੋਈ ਤਿੰਨੀ ਥਾਈ phone ਕੀਤਾ ਉਹਨੇ ਕਹਿੰਦੇ ਬਈ ਇਹ ਕਹਿੰਦਾ ਬਈ ਕਿ ਆ ਉਨ੍ਹਾਂ ਕਿਹਾ ਬਈ ਆ ਜਾਣੀ ਆ ਕਣਕ ਤੁਹਾਡੀ ਬਸ ਥੋੜੇ ਦਿਨ ਰੁਕੋ ਆ ਜਾਣੀ ਆ ਮੈਂ ਕਿਹਾ ਵੇਖ

ਉਥੋਂ ਪਹੁੰਚਿਆ ਹੀ ਕਹਿੰਦਾ ਹੀ ਆਜੂ ਗੀ ਥੋੜੇ ਦਿਨਾਂ ਦੇ ਵਿਚ ਵਿਚ ਤਾਂ ਘਲ ਦਾ ਗੇ।

ਆਹੋ ਮੁਸ਼ਕਿਲ ਈ ਆਂ ਪਤਾ ਨਹੀਂ ਵੇਖੋ ਕਿ ਆਉਂਦੀ ਆ ਕਿ ਜਾਂ ਨਹੀਂ, ਹਾਂ, ਆਹੋ, ਚੱਲੋ ਕੋਈ ਗੱਲ ਨੀ ਅੱਜ ਸਾਡੇ ਮੁਹੱਲੇ ਤੇ ਬੜਾ ਧੜਮੱਲਾ ਹੋ ਗਿਆ ਇੱਧਰ।

ਲੜਾਈ ਹੋਈ ਇੱਥੇ।